ਜਾਂ ਫਿਰ to die while engaged in prayer ਤੋ ਵੀ prayer ਕਰਦੇ ਹੋਏ ਕੋਈ ਮਰ ਜਾਏ ਤੇ ਉਹਨਾਂ ਕਿਆ ਕਵਾਂਗੇ die in harness ਨੂੰ c ਵੀ ਕਹਿ ਲਓ oh sit ਕਿਆ ਆਏਗਾ ਬਈ c right to continue to the last in ones business or profession continue ਰਹਿਣਾ last ਤੱਕ ਜਦੋਂ ਤੱਕ ਕਿਸੇ ਦਾ business ਹੈ profession ਹੈ but ਇੱਥੇ ਕਿਆ ਆਏਗਾ to die in the battlefield ਜੋ ਹੈ ਉਹ right option ਆਏਗਾ ਇਹਦਾ ਮਤਲਬ ਕਿਆ ਹੁੰਦਾ ਹੈ die in harness ਦਾ। ਇਸਦਾ ਮਤਲਬ ਹੁੰਦਾ ਹੈ student ਇਸਦਾ ਮਤਲਬ ਹੁੰਦਾ ਹੈ ਕਿ last ਤੱਕ ਕੰਮ ਕਰਨਾ ਜਦੋਂ ਤੁਹਾਡੀ ਡੈ ਮਤਲਬ ਆ ਆਪਣੀ duty ਦੇ ਉੱਪਰ ਜਿਹੜੀ death ਹੋ ਜਾਏ ਤੇ ਇਹਦਾ a ਵੀ ਆ ਸਕਦਾ ਹੈ। Die in the battlefield ਮਤਲਬ ਕਿਆ ਹੈ ਜਦੋਂ ਤੁਹਾਡੀ duty ਦੇ ਉੱਪਰ death ਹੋ ਜਾਂਦੀ ਹੈ retirement ਤੋਂ ਪਹਿਲੇ ਹੀ ਕਿਸੇ ਦੀ death ਹੋ ਜਾਂਦੀ ਹੈ on the spot duty ਦੇ ਉੱਪਰ ਉਸਨੂੰ ਆਪਾਂ ਕਵਾਂਗੇ to die in the harness, now that would be the suitable one

Die in the battlefield ਬਿਲਕੁਲ ਸੋਨੂੰ ਬਹੁਤ ਸਹੀ ਬਹੁਤ ਸਹੀ ਤੋ ਬਈ first ਜਿਹੜਾ option ਹੈ ਉਹ ਸਹੀ ਹੋਏਗਾ ਇਹਦੇ ਵਿੱਚ a option ਹੈ ਉਹ right to die in harness die in the battlefield, to die while engaged in prayer prayer ਨਹੀਂ To continue to the last in ones business or profession ਨਹੀਂ to work very hard ਨਹੀਂ ਬਿਲਕੁਲ ਨਹੀਂ ਕਿ ਜਦੋਂ ਆਪਾਂ ਯੁੱਧ ਦੇ ਮੈਦਾਨ ਦੇ ਵਿੱਚ ਹੀ death ਹੋ ਜਾਂਦੀ ਹੈ retirement ਤੋਂ ਪਹਿਲਾਂ ਹੀ ਆਪਾਂ death ਹੋ ਜਾਂਦੀ ਹੈ ਸਾਡੀ ਕਵਾਂਗੇ ਆਪਾਂ to die in harness next ਹੈ to make a clean breast of that is ਅਨ another idiom okay ਕਿਆ ਹੈ ਬਈ ਇੱਕ another idiom ਹੈ to make a clean breast of ਤੋ ਬਈ ਇੰਦਰਜੀਤ ਹਾਂਜੀ।

ਸੋ what would be the right option ਇੱਥੇ ਕਿਆ ਆਏਗਾ ਬਈ to make a clean breast of question ਹੈ to make a clean breast of ਕਿਆ ਆਏਗਾ right option yes ਯਾਦ ਰੱਖਿਓ to clear all doubt ਜਿਹੜਾ ਹੈ ਤੁਹਾਨੂੰ ਸਾਰਿਆਂ ਨੂੰ confuse ਕਰ ਸਕਦਾ ਹੈ but ਜਦੋਂ ਆਪਣੇ ਕੋਲ ਇਹ ਵਾਲਾ idiom ਹੋਏਗਾ ਧਿਆਨ ਨਾਲ ਦੇਖਣਾ ਹੈ to clear all doubt ਤੋ ਉਹ ਨਹੀਂ ਆਏਗਾ ਇੱਥੇ ਇੱਕ ਆਪਣਾ a option ਹੈ to ਅਹ to make a Clean breast of ਠੀਕ ਹੈ to make clean breast of ਬਿਲਕੁਲ b ਔਰ a ਚ confuse ਨਹੀਂ ਹੋਣਾ ਇੱਕ ਹੀ option ਲਈ ਜਾਣਾ ਹੈ a option To confess without reserve ਠੀਕ ਹੈ ਕੁਛ reserve ਹੋਏ ਵੀ ਇਹ ਕਰਨਾ ਵੀ confess ਕਰਨਾ ਠੀਕ ਹੈ ਕੁਛ ਚੀਜ਼ ਆਪਣੀ ਰ ਲੁਕਾਏ ਬਿਨਾਂ ਕਿਆ ਕਰਨਾ confess ਕਰਨਾ confess ਕਰਦੇ ਆਂ ਹਾਂ ਜਿਹਦੇ ਚ ਕਹਿੰਦੇ ਆਂ ਕਿ ਹਾਂ ਆਪਾਂ confess ਕਰਦੇ ਹਾਂ ਸਵਿਕਾਰ ਕਰਦੇ ਹਾਂ to make a Clean breast of ਦਾ answer ਜਿਹੜਾ ਹੈ ਉਹ ਆਏਗਾ a option that would be the suitable one, clear ਹੈ yes ਔਰ no ਜ਼ਲਦੀ ਦੱਸਦੇ ਜਾਓ clear ਹੈ ਕਿ ਨਹੀਂ clear, next ਕਿਆ ਹੈ ਬਈ next ਹੈ ਕਟੋਰਾ word ਹੈ ਇੱਕ word ਹੈ ਕਟੋਰਾ ਪੰਜਾਬੀ ਦਾ word ਹੁੰਦਾ ਨਾ ਕਟੋਰਾ। ਬੜਾ use ਕਰਦੇ ਹਾਂ ਬਹੁਤ use ਕਰਦੇ ਹਾਂ word ਕਟੋਰਾ ਆਪਾਂ ਬਹੁਤ ਵਾਰੀ use ਕਰਦੇ ਹਾਂ ਤੇ ਇਸਦਾ ਅੰਗਰੇਜ਼ੀ ਚ ਅਨੁਵਾਦ ਕਿਆ ਹੋਏਗਾ ਅੰਗਰੇਜ਼ੀ definition ਕਿਆ ਹੋਏਗੀ ਕਟੋਰੇ ਦੀ, ਤੋ ਹਾਂਜੀ ਕਿਆ ਹੋਏਗੀ? ਜਿਸ ਤਰ੍ਹਾਂ ਹੁਣ ਕੋਈ ਵੀ ਕਿਆ ਕਰੇ confess ਕਰ ਲਏ ਕਿਸੇ ਚੀਜ਼ ਨੂੰ ਬਿਲਕੁਲ ਕੁਛ ਦਿਲ ਦੇ ਵਿੱਚ ਕੁਛ ਵੀ ਲ ਰੱਖੇ ਬਿਨਾਂ ਕੁਛ ਵੀ confess ਕਰ ਲਏ ਉਹ ਆਏਗਾ without reserve ਠੀਕ ਹੈ ਨਾ confess ਕਰਨਾ Without reserve ਕੁਛ ਛੁਪਾਏ ਬਿਨਾਂ ਚਲੋ ਵੀ ਕਿਆ ਹੈ word ਕਟੋਰਾ word ਹੈ ਉਹਦਾ ਕਿਆ ਹੋਏਗਾ bow ਹੋਏਗਾ desert ਹੋਏਗਾ ਜਾਂ ਫਿਰ dessert dessert ਨਹੀਂ desert ਠੀਕ ਹੈ ਹੋਏਗਾ ਜਾਂ bowl ਹੋਏਗਾ ਤੇ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿ ਨਹੀਂ ਪਤਾ ਸੈਂਟੀ ਨੇ ਬਹੁਤ ਅੱਛਾ answer ਦਿੱਤਾ, ਸੁੱਖ ਨੇ answer ਦਿੱਤਾ ਹੈ ਮ ਮਨਦੀਪ ਨੇ ਦਿੱਤਾ ਹੈ ਮਨਦੀਪ ਕੌਰ ਦੋ ਮਨਦੀਪ ਨੇ ਸਾਡੇ ਕੋਲ ਗੋਰਵ ਬਾਂਸਲ ਬਹੁਤ ਸਹੀ ਬਾਕੀ ਵੀ ਦਿੰਦੇ ਜਾਓ ਬਈ ਹਮ ਸੈਂਟੀ ਬਹੁਤ ਸਹੀ ਬਹੁਤ ਸਹੀ ਤੋ ਬਈ ਕਿਆ ਹੈ ਇੱਕ ਵਾਰੀ ਦੱਸ ਦਓ ਸਾਰੇ ਜਾਣੇ ਇੰਦਰਜੀਤ ਨੂੰ ਤਾਂ ਕਿ ਇਹ ਪਹੁੰਚ ਜਾਵੇ ਠੀਕ ਹੈ ਉੱਥੇ ਲੱਭੇ ਮੈਨੂੰ ਜਾ ਕੇ, ਕਵਿਤਾ ਬਹੁਤ ਸਹੀ ਤਾਂ ਇੱਕ ਹੀ answer ਆਏਗਾ ਇਹਦਾ Bowl ਆਏਗਾ bowl bowl ਕਹਿੰਦਾ ਹੈ ਆਪਾਂ ਕੀ ਕਹਿੰਦੇ ਹਾਂ ਕਟੋਰੇ ਨੂੰ ਕਹਿੰਦੇ ਹਾਂ bow ਕਿਹਾ ਹੁੰਦਾ ਹੈ bow bow ਹੁੰਦਾ ਹੈ ਕਿ ਆਪਣਾ ਜਦੋਂ ਸਿਰ ਝੁਕਾ ਦੇਣਾ ਹੈ ਠੀਕ ਹੈ ਝੁਕਣਾ desert ਕਿਆ ਹੁੰਦਾ ਹੈ ਮਾਰੂਥਲ ਹੁੰਦਾ ਹੈ coal ਕਿਆ ਹੁੰਦਾ ਹੈ ਕੋਲਾ ਹੁੰਦਾ ਹੈ ਤੋ ਕੋਲਾ ਹੋਏਗਾ ਇਹਦਾ। Answer coal ਕੋਲ ਦਾ ਕਿਆ ਆਏਗਾ ਕੋਲਾ ਆਏਗਾ desert ਕਿਆ ਹੁੰਦਾ ਮਾਰੂਥਲ ਹੁੰਦਾ ਹੈ ਜਾਂ ਫਿਰ bow ਦਾ ਕਿਆ ਹੁੰਦਾ ਹੈ ਝੁਕਣਾ ਸਿਰ ਨੂੰ ਠੀਕ ਹੈ ਜਦੋਂ ਆਪਾਂ ਗੁਰਦੁਆਰੇ ਵਿੱਚ ਜਾਂਦੇ ਹਾਂ ਤਾਂ ਕਿਆ ਕਰਦੇ ਹਾਂ ਆਪਾਂ firstly we bow our head Clear ਹੈ ਬਿਲਕੁਲ ਸਹੀ ਬਹੁਤ ਸਹੀ ਤੋ ਜ਼ਰੂਰ ਚਲੋ ਬਈ next ਦੇਖੋ ਕਿਆ ਹੈ ਬਈ ਕਿਆ ਕਰਨਾ ਇਹਦੇ ਵਿੱਚ ਆਪਾਂ correct statement find out ਕਰਨੀ ਹੈ what we have to do now, we have to find out the correct statement

ਤੇ ਗੱਲਾਂ ਹੀ ਤੁਸੀਂ ਸਾਰੇ hilarious ਕਰੋਗੇ ਤੇ ਕਹੋਗੇ ma'am ਤੁਸੀਂ hilarious ਹੋ ਮੈਂ ਤੋ ਬਈ reply ਕਰਦੀ ਹਾਂ ਫਿਰ ਕਹਿਣਾ ਕਿ ma'am hilarious ਹੈ ਬਹੁਤ ਸਹੀ ਤੁਹਾਡਾ ਸਾਰਿਆਂ ਦਾ ਖੁਦ ਹੀ ਗੱਲ ਕਰਕੇ ਖੁੱਦ ਹੀ ਕਹਿ ਦਿੰਦੇ ਹੋ। ਚਲੋ ਬਈ ਹਾਂਜੀ ਕਿਆ ਆਏਗਾ first option ਆਏਗਾ if i met ਹਰੀਸ i will tell him about your plans ਅਗਰ ਧਿਆਨ ਨਾਲ ਦੇਖੀਏ ਨਾ students ਦੇਖੋ। ਜਦੋਂ ਸਾਡੇ ਕੋਲ past ਹੈ ਔਰ conditional statement ਹੈ ਐਸੀ statement ਨੂੰ ਆਪਾਂ ਕਿਆ ਕਹਿਨੇ ਹੈਂ conditional statement ਕਹਿਨੇ ਹਾਂ ਬਹੁਤ easy ਹੈ ਬਹੁਤ ਵਾਰੀ ਕਰ ਵੀ ਚੁੱਕੇ ਹਾਂ ਆਪਾਂ ਇਹ concept but ਚਲੋ ਫਿਰ ਤੋਂ ਆਪਾਂ ਕਿਆ ਕਰਾਂਗੇ ਇਸਨੂੰ repeat ਕਰਾਂਗੇ conditional statement ਕਿਆ ਹੁੰਦੀਆਂ ਨੇ, Conditional statement ਦੇ ਵਿੱਚ ਕਿਆ ਆਉਂਦਾ ਹੈ ਧਿਆਨ ਨਾਲ ਦੇਖੋ ਜਦੋਂ ਸਾਡੇ ਕੋਲ ਕਿਆ ਹੋਵੇ ਇੱਕ ਜਿਹੜਾ sentence ਹੈ ਉਹ ਹੈਗਾ past ਦੇ ਵਿੱਚ ਹੈ ਨਾਲ ਦੀ ਨਾਲ ਇੱਕ word ਲੱਗਾ ਹੈ conditional statement ਵਾਸਤੇ ਇਹ word ਬਹੁਤ important ਹੈ ਜੋ ਹੈ if ਠੀਕ ਹੈ। If i met ਹਰੀਸ i will tell him about your plan ਅਗਰ ਮੈਂ ਉਹਨੂੰ ਮਿਲਦਾ ਤੇ ਮੈਂ ਉਹਨੂੂੰ ਦੱਸਦਾ ਤੇਰੇ plan ਬਾਰੇ ਅਗਰ ਮਿਲਦਾ ਤਾਂ ਠੀਕ ਹੈ ਨਾ ਮਿਲਦਾ ਤਾਂ ਮਤਲਬ ਕਿਆ ਹੈ past ਦੀ ਗੱਲ ਕਰ ਰਹੇ ਆਂ ਤੇ future ਕਿੱਥੋਂ ਆਇਆ। Future ਕਿੱਥੋਂ ਆਇਆ ਅਗਰ present ਹੁੰਦਾ ਤਦ ਹੀ ਆਪਾਂ future ਬਾਰੇ ਸੋਚਦੇ ਹੁਣ ਤਾਂ past ਹੈ ਬੀਤ ਚੁੱਕਾ ਹੈ ਤੇ ਹੁਣ ਤਾਂ future ਚ possible ਨਹੀਂ ਹੈ ਸੋ a option ਜੋ ਹੈ ਬਿਲਕੁਲ ਨਹੀਂ ਆਏਗਾ b option ਦੇਖਦੇ ਹਾਂ if i met ਹਰੀਸ ਅਗਰ ਮੈਂ ਮਿਲਦਾ ਉਹਨਾਂ ਤੇ ਮੈਂ ਦੱਸ ਚੁੱਕਾ ਹੁੰਦਾ। ਦੱਸਣਾ ਸੀ ਦੱਸ ਦਿੱਤਾ ਅਹ ਤੇਰੇ plan ਬਾਰੇ ਠੀਕ ਹੈ about your plan ਤੋ if ਮੈਂ ਮਿਲਦਾ ਦੱਸ ਦਿੱਤਾ ਸੀ ਤੇਰੇ plan ਬਾਰੇ future ਚ ਲੈ ਕੇ ਜਾਣਾ ਨਾ ਉਸਨੂੰ but ਆਪਾਂ ਹਮੇਸ਼ਾ ਯਾਦ ਰੱਖਿਓ Past use ਹੋ ਰਿਹਾ simple past use ਹੋ ਰਿਹਾ second form of the verb ਉਹਦੇ ਨਾਲ ਹਮੇਸ਼ਾ ਆਪਾਂ would ਲਗਾਵਾਂਗੇ will ਵਾਲਾ concept ਨਹੀਂ ਆਏਗਾ would ਦਾ concept ਆਉਂਦਾ ਹੈ ਤੇ would ਦੇ ਨਾਲ ਕਿਹੜੀ form of the verb use ਹੁੰਦੀ ਹੈ ਯਾਦ ਰੱਖੋ, First form of the verb ਠੀਕ ਹੈ ਸੋ clear ਹੋ ਜਾਣਾ ਚਾਹੀਦਾ ਇੱਥੇ ਹੀ ਤੋ past simple past and past ਅਹ ਤੇ present perfect ਨਹੀਂ ਬਣ ਰਿਹਾ combination ਤੇ ਇੱਕ ਤਾਂ ਬਣਦਾ ਹੈ ਯਾਦ ਰੱਖੋ ਜਦੋਂ ਵੀ conditional statement ਹੈ ਤਾਂ ਆਪਾਂ if ਦੇ ਨਾਲ ਕਿਆ ਲਗਾਉਣਾ ਹੈ ਆਪਾਂ would ਲਗਾਉਣਾ ਹੈ second form of the verb use ਹੋ ਰਹੀ ਹੈ ਮਤਲਬ simple past simple past ਦੇ ਨਾਲ ਸਾਡਾ ਕਿਆ ਲੱਗੇਗਾ future ਲਈ

ਹਨਾ ਇਹਦਾ answer ਬੇਟਾ ਉਹੀ ਸੀ b ਸੀ ਸੋ ਇੰਦਰ ਤੁਸੀਂ ਹੋਰ ਕੋਈ question ਪੁੱਛ ਸਕਦੇ ਹੈ ਕੋਈ ਹੋਰ joke ਹੋ ਸਕਦਾ ਹੈ। ਸ਼ੇਰਨੀ ਸ਼ਬਦ ਦਾ ਸਹੀ ਅੰਗਰੇਜ਼ੀ ਅਨੁਵਾਦ ਦੱਸ ਦਓ ਚਲੋ ਬਹੁਤ easy ਹੈ ਬਈ ਸਭ ਨੂੰ ਆਉਣਾ ਚਾਹੀਦਾ ਤੇ session ਨੂੰ share ਕਰਦੇ ਜਾਓਗੇ ਤਾਂ ਸਮਝ ਲੱਗ ਜਾਏਗੀ ਸਮਝ ਲੱਗ ਗਿਆ ਨਾ

ਹੋਰ ਠੀਕ ਠਾਕ ਹਾਂ ਵਧੀਆ ਠੀਕ ਠਾਕ ਹੋਰ ਕਿਰਨ ਕੀ ਕਰਦੇ ਸੀ

ਪੰਜਾਬੀ culture ਬਾਰੇ ਤੁਹਾਡੇ ਤੋਂ ਕੁੱਛ ਪੁੱਛਣਾ ਚਾਹੁੰਦੇ ਸੀ

ਤਾਂ ਤੁਸੀਂ ਦੇਖਲੋ ਵੀ ਮਤਲਬ ਹਰ ਤਰ੍ਹਾਂ ਦੇ ਕੋਈ ਕੋਈ palazzo suit ਪਾਈ ਫਿਰਦਾ ਕੋਈ ਸ਼ਰਾਰਾ ਪਾਈ ਫਿਰਦਾ ਮਤਲਬ ਕਿ ਜਿਹੜਾ ਪਿੱਛੇ ਆਲਾ ਪੰਜਾਬੀ culture ਸੀਗਾ ਕੁੱਛ ਉਹਦੇ ਵਿੱਚ ਅਲੱਗ ਏ ਗੱਲ ਸੀ ਪੰਜਾਬੀ

ਬੇਸ਼ੱਕ palazzo ਪਾਂਦੇ ਪਰ ਜਿਹੜੀ ਪੰਜਾਬੀ suit ਦੀ ਗੱਲ ਐ ਉਹ ਤਾਂ ਪੰਜਾਬੀ suit ਉਹ ਨੀ ਕੋਈ ਵੀ ਉਹ ਕਰ ਸਕਦਾ ਇਹ ਤਾਂ ਬਹੁਤ ਪੁਰਾਣਾ ਨਾਲੇ ਸੋਹਨਾ ਵੀ ਲੱਗਦਾ ਪਹਿਰਾਵਾ

ਇਹ ਪਾਕੇ ਆਪਾਂ ਨੂੰ ਕਿਸੇ ਦੇ ਸਾਹਮਣੇ ਵੀ ਜਾਨ ਲੱਗਿਆ ਸ਼ਰਮ ਨਹੀਂ ਆਂਦੀ ਹੈਗੀ ਸੰਗ ਨੀ ਲੱਗਦੀ ਹੈਗੀ ਸਹੀ ਗੱਲ ਹੈ ਜਿਵੇਂ ਹੁਣ ਪਿਛਲੀ ਵਾਰ ਐ ਨਾ ਸਾਡੇ principal mam ਸੀਗੇ ਉਹਨਾ ਨੇ ਮੈਨੂੰ ਕਿਹਾ ਸੀਗਾ ਕਿਰਣ ਪੰਜਾਬੀ culture ਦੀ ਤਰ੍ਹਾਂ ਮਤਲਬ ਕੱਪੜੇ ਪਾਉਣੇ ਐ ਉਸ ਹਿਸਾਬ ਨਾਲ ਉੱਥੇ

ਉਹ ਮਤਲਬ ਕਿ ਇੰਨੀ ਸੋਹਣੀ ਲੱਗੇ ਹੈਨਾ ਵੀ ਮਤਲਬ ਉਹ ਬੰਦੇ ਦੀ ਅੱਲਗ ਹੀ ਟੋਹਰ ਹੁੰਦੀ ਹੈ

ਪੰਜਾਬੀ ਜੁੱਤੀ ਪਰਾਂਦੀ ਪਾਈ ਹੋਈ ਇੰਨੀ ਸੋਹਣੀ ਲੱਗੇ

ਹਾਂ ਉੱਪਰ ਲੀਤੀ ਹੋਈ ਫੁਲਕਾਰੀ ਜਦੋਂ ਉੱਥੇ exhibition ਤੇ ਗਏ ਸਾਰੇ ਲੋਕਾ ਨੇ ਮਤਲਬ jean top ਪਾਏ ਹੋਏ ਤਾਂ ਜੋ ਫਰਾਕ suit ਇੱਦਾਂ ਦਾ ਕੁੱਛ ਪਾਇਆ ਹੋਇਆ ਸੀਗਾ ਮਤਲਬ ਕਿ ਉਹਨਾ ਵਿੱਚੋ ਮੈਂ ਸਭ ਤੋਂ ਅਲੱਗ ਲੱਗਦੀ ਸੀ

ਪੰਜਾਬੀ suit ਦਾ ਮੈਂ ਤਾਂ ਤੁਹਾਨੂੰ ਕਿ ਦੱਸਾਂ ਕਿ ਮੈਂ ਨਾ ਪਰ ਬੇਸ਼ਕ ਜਿੰਨਾ ਮਰਜੀ trend ਵੱਧ ਤੋਂ ਵੱਧ ਚੱਲ ਪਿਆ ਜਿੰਨਾ ਮਰਜੀ ਮਤਲਬ ਕਿ ਸ਼ਰਾਰੇ ਜੋ ਮਰਜੀ ਫ੍ਰੋਕਾ ਪਾਂਦੇ ਆ ਅੱਜਕਲ

ਸਾਰਾ ਕੁੱਝ ਪਾਂਦੇ ਪਰ ਮੈਨੂੰ ਤਾਂ ਇਹ ਕੁੱਝ ਬਿਲਕੁੱਲ ਨੀ ਸੱਚੀ ਪੁੱਛੋ ਤਾਂ ਚੰਗਾ ਲੱਗਦਾ ਮੈਂ ਤਾਂ ਜਿੰਨਾ ਪੰਜਾਬੀ suit ਪਾਕੇ ਖੁਸ਼ ਹਾਂ ਨਾ ਅਸੀਂ ਤਾਂ ਪਾਕੇ ਹੀ ਪੰਜਾਬੀ suit ਚ ਤਾਂ ਉਰੇ ਅੱਠ ਜਿੰਨਾ ਕਿਤੇ palazzo suit ਪਾ ਵੀ ਲਵਾਂ ਮੈਨੂੰ ਤਾਂ ਸਾਰੇ ਕਹਿਣਗੇ ਵੀ ਤੇਰੇ ਇਹੀ ਨੀ ਠੀਕ ਏ ਮੇਰਾ ਤਾਂ ਇੰਨਾ ਮਤਲਬ ਕਿ ਉਹਨਾ ਨੂੰ ਸਾਰਿਆ ਨੂੰ ਇਹੋ ਕਿਹਾ ਹੋਇਆ ਕੀ ਇਹਦੇ ਤਾਂ suit ਹੀ ਜਚਦੇ ਨੇ ਇਹਦੇ ਨੀ ਜਚਦੀ ਹੈਗੀਆ ਕੋਈ ਵੀ ਅਹਿਜਿਆ ਚੀਜਾਂ ਬਾਕੀ ਚਰਖੇ ਚੁਰਖੇ ਦੀ ਗੱਲ ਐ ਜਿਹੜੀ

ਤੇ ਅੱਗੋ ਬੱਚਿਆ ਨੂੰ ਤਾਂ ਬਿਲਕੁੱਲ ਵੀ ਨੀ ਇਸ ਚੀਜ਼ ਦਾ ਰਹਿ ਗਿਆ ਹੈਗਾ ਤੇ ਬਾਕੀ ਫੁਲਕਾਰੀਆ ਦਾ ਵੀ ਬੜਾ ਜਿਆਦਾ ਹਨਾ ਮੈਨੂੰ ਤਾਂ ਫੁਲਕਾਰੀ ਦਾ ਵੀ ਬਹੁਤ ਸ਼ੋਂਕ ਹੈ

ਫੁਲਕਾਰੀ ਲਵਾਂ ਤੇ ਬਾਕੀ ਪੰਜਾਬੀ ਜੁੱਤੀ ਪਾਈ ਹੋਵੇ ਤਾਂ ਸਭ ਦਿਉ ਨਿਗਾਹ ਉਹਦੇ ਵਿੱਚ ਹੀ ਰਹਿਣ ਗੀਆਂ

ਜੀਨਾ ਤੋਪਾਂ ਆਲਿਆ ਜਿੰਨੀ ਮਰਜੀਆ ਫਿਰੀ ਜਾਨ

ਪਰ ਜਿਵੇਂ ਮਤਲਬ ਕਿ ਮੈਂ ਇੱਦਾਂ ਦਾ ਅੱਜ ਤੱਕ ਕੁੱਛ ਪਾਇਆ ਨੀ ਹੈਗਾ ਮੈਂ ਵੀ ਸਲਵਾਰ suit ਬਹੁਤ ਘੱਟ ਪਾਉਂਦੀ ਹਾਂ ਕਿਉਂਕਿ ਮੈਨੂੰ ਵੀ ਵਧੀਆਂ ਨੀ ਲੱਗਦਾ ਮੈਨੂੰ ਵੀ ਅਜੀਬ ਜਾ ਲੱਗਦਾ ਵੀ ਇਹ ਕਿਵੇਂ ਦੇ ਹੋਣਗੇ ਕਿੱਦਾਂ ਦਾ ਲਗੁਗਾ ਪਰ ਨਹੀਂ ਜਦੋਂ ਮਤਲਬ ਕਿ madam ਨੇ ਮੇਰੇ ਨਾਲ ਗੱਲ ਕੀਤੀ ਪਰ ਉਸ time madam ਨੂੰ ਜਵਾਬ ਵੀ ਨੀ ਦੇ ਸਕੀ ਮੈਂ ਕਿਹਾ ਚੱਲੋ ਕੋਈ ਬਾਤ ਨੀ ਹਨਾ ਵੀ ਮੈਂ ਕਰ ਲੂੰਗੀ ਸ਼ਾਇਦ ਵੀ ਚਲੋ ਮੈਂ ਚਲੀ ਗਈ

ਮੈਨੂੰ ਆਪਣੇ ਆਪ ਨੂੰ ਇੱਕ ਅਲੱਗ feeling ਆਈ ਤੇ ਮਤਲਬ ਪਾਇਆ ਹੋਇਆ ਇੰਨਾ ਸੋਹਣਾ ਲੱਗੇ ਹੋਰ ਤਾਂ ਕਿਸੇ ਨੇ ਕਿਆ ਕਹਿਣਾ ਮੈਨੂੰ ਖੁਦ ਨੂੰ ਬਹੁਤ ਵਧੀਆ

ਪੰਜਾਬੀ suit ਪਾਇਆ ਤਾਂ ਬਹੁਤ ਜਿਆਦਾ

ਮੈਨੂੰ ਐਂ ਲੱਗਦਾ ਸੀਗਾ ਵੀ ਸ਼ਾਇਦ ਇਹ ਦੁਜਿਆ ਦੇ ਹੀ ਪਾਇਆ ਹੋਇਆ

ਜਿੱਦਾਂ ਹੁਣ ਆਪਾਂ ਕਈ ਵਰੀ ਦੇਖਿਆ ਨਾ ਕਿ ਆਪਾਂ ਨੂੰ ਪਤਾ ਕਿੱਦਾਂ ਹੁੰਦਾ ਕੀ ਜੇ ਆਪਾਂ ਗੁਰਦੁਵਾਰੇ ਵਗੈਰਾ ਚ

top ਪਾਏ ਹੁੰਦੇ ਨੇ ਜਾ ਕੁੱਛ ਵੀ ਹਨਾ ਇੱਦਾਂ ਦਾ ਕੁੱਛ ਵੀ ਪਾਇਆ ਹੁੰਦਾ ਹਨਾ ਇਸ ਤਰ੍ਹਾਂ ਦੇ ਸ਼ਰਾਰੇ ਗਰਾਰੇ ਪਾਏ ਹੁੰਦੇ ਨੇ ਉਹ ਚੁੰਨੀਆ ਲਬਦੀਆਂ ਫਿਰਨ ਗਿਆਂ ਫੇਰ ਨਾਲੇ ਉਹ ਤੇ ਜੇ ਮਤਲਬ ਕੇ ਪੰਜਾਬੀ suit ਦਾ ਇੱਦਾਂ ਐ ਕਿ ਜਿੱਥੇ ਮਰਜੀ ਪਾਕੇ ਚਲਜੋ ਬੈਠੇ ਦਸ ਬੰਦੇ ਬੈਠੇ ਹੋਣ ਆਪਣਾ ਪੂਰਾ ਭੰਡਾਲ ਭਰਿਆ ਹੋਵੇ ਜੇ jean top ਪਾਈ ਹੋਏਗੀ ਤਾਂ ਦੱਸ ਜਣੇ ਉਹਨੂੰ ਭੈੜੀ ਚੀਜ਼ ਅਹ ਨਿਗਾਹ ਜੀ ਨਾਲ ਦੇਖਣਗੇ ਅੱਗੇ ਪੰਜਾਬੀ suit ਪਾਇਆ ਹੋਏਗਾ ਤਾਂ ਅੱਗੇ ਵਾਕਏ ਹੀ ਸਾਰੇ ਕਹਿਣਗੇ ਕਿ ਵਾਕਏ ਹੀ ਮਤਲਬ ਕਿ ਬਹੁਤ ਵਧੀਆ ਲੱਗਦਾ ਉਹ ਪਾਇਆ ਹੋਇਆ ਵੀ ਤੇ ਨਾਲੇ ਆਪਾਂ ਨੂੰ ਵੀ ਸੰਗ ਨੀ ਆਉਂਦੀ ਹੈਗੀ ਨਾ ਚੁੰਨੀ ਲੱਬਣ ਦੀ ਜਰੂਰਤ ਨਾ ਕੁੱਛ ਮਤਲਬ ਕਿ ਦੂਰੋਂ ਬੰਦਾ ਇੰਨਾ ਮਤਲਬ ਕਿ ਜਚਦਾ ਪੰਜਾਬੀ ਪਹਿਰਾਵੇ ਦੇ ਨਾਲ ਸਹੀ ਗੱਲ ਹੈ ਜੀ ਵੀ ਹੁਣ ਜਿਵੇਂ ਤੁਸੀਂ ਕਹਿ ਰਹੇ ਸੀ ਗੁਰਦੁਵਾਰਾ ਸਾਹਿਬ ਤਾਂ ਪੰਜਾਬੀ suit ਹੀ ਪਾਕੇ ਜਾਣਾ ਚਾਹੀਦਾ ਪਰ ਅੱਜਕਲ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਤੁਹਾਨੂੰ ਲੱਗਦਾ ਕਿ ਗੁਰਦਵਾਰਾ ਸਾਹਿਬ ਹੋਵੇ ਭਾਵੇਂ ਕਿਤੇ ਵੀ ਹੋਵੇ ਕਿਸੇ ਦੇ ਨੀ ਮੈਂ ਅੱਜ ਤੱਕ ਪੰਜਾਬੀ suit ਪਾਇਆ ਵੇਖਿਆ ਨੀ ਹੈਗਾ

ਮੈਂ ਤਾਂ ਆਪ ਕਈ ਵਾਰੀ ਦੇਖਦੀ ਹਾਂ ਕਿ ਦੱਸੋ ਇਹਨਾਂ ਨੂੰ ਕਿ ਇੰਨਾ ਨੀ ਆਪਣੇ ਪੰਜਾਬ ਚ ਇੱਥੇ ਰਹਿੰਦੇ ਪਏ ਨੇ ਸਾਰੇ ਜਾਂ ਤਾਂ ਹੋਏ ਕਿਤੇ ਬਾਹਰਲੀਆਂ ਕੰਟਰੀਆਂ ਚ ਕਿ ਉੱਥੇ ਤਾਂ ਭਾਈ suit ਨਹੀਂ ਹੈਗੇ ਸੀ ਅਸੀਂ suit stich ਨਹੀਂ ਕਰਦੇ ਇੱਥੇ ਰਹਿ ਕੇ ਤੁਸੀਂ ਜੇ suit ਨਹੀਂ ਪਾਨੇ ਹੈਗੇ ਮਤਲਬ ਕੀ ਗੁਰਦੁਵਾਰੇ ਜਾਨ ਲੱਗਿਆ suit ਨੀ ਤੁਸੀਂ ਪਾ ਸਕਦੇ ਹੈਗੇ ਤੇ ਫੇਰ ਤੁਹਾਡਾ ਹਨਾ ਕਿਆ ਹੋਏ ਮਤਲਬ ਕ ਇੰਨਾ ਕ ਤਾਂ ਹੋਣਾ ਚਾਹੀਦਾ ਕੇ ਅਸੀਂ ਜਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇ ਜਾ ਰਹੇ ਹਾਂ ਤੇ ਉੱਥੇ ਸਾਨੂੰ ਮਤਲਬ ਕੇ ਮੱਥਾ ਟੇਕੋ ਤਾਵੀ ਭੈੜਾ ਲੱਗਦਾ ਐ ਸਾਰੇ ਸਭ ਮਤਲਬ ਕੇ ਉੱਥੇ ਗਿਆਨੀ ਧਿਆਨੀ ਆਪਨੇ ਪਿਉਆ ਦੇ ਉਮਰ ਦੇ

jean top ਪਾਈ ਹੋਵੇ ਤੇ ਜਾਂ ਸਾਡੇ ਖੁੱਲੇ ਖੁੱਲੇ ਕੱਪੜੇ ਹੋਰ ਤਰ੍ਹਾਂ ਦੇ ਪਾਏ ਹੋਣ ਤੇ ਜੇ suit ਪਾਇਆ ਹੋਏਗਾ ਤਾਂ ਵਾਕਏ ਸਹੀ ਗੱਲ ਹੈ ਲੱਗ ਹੀ ਉਹ ਚੀਜ਼ ਹੈ ਨਾ

ਤਾਂ ਉਹਨੂੰ ਐਵੇ ਕਹੇਗਾ ਕਿ ਬਹੁਤ ਸੋਹਣੀ ਨੂੰ ਧੀ ਭੈਣ ਸੋਹਣੀ ਲੱਗ ਰਹੀ ਹੈ ਬੱਸ ਇੰਨਾ ਕੁ ਹੀ ਹੁੰਦਾ ਹੈ ਉਹਦੀ ਸਗੋਂ ਅੱਗਲਾ ਸ਼ੋਬਾ ਕਰਦਾ ਵੀ ਬਹੁਤ ਵਧੀਆ ਹਨਾ

ਪਰ ਹੁਣ ਮੇਰੇ ਨਾਲ ਵਾਲੇ ਆਂਟੀ ਨੇ ਉਹ ਫਤਹਿਗੜ੍ਹ ਸਾਹਿਬ ਜਾਂਦੇ ਨੇ ਰੋਜ਼ daily ਕਥਾ ਸੁਣਨ

ਕਥਾ ਸੁਣਨ ਦੇ ਵਿੱਚ ਮਤਲਬ ਕਿ ਉਹਨਾ ਨੇ ਬਾਬਾ ਜੀ ਖੁਦ ਇਹ ਗੱਲ ਕਹਿੰਦੇ ਨੇ ਸਾਰਿਆ ਨੂੰ ਕੇ ਧੀਉ ਭੈਣੋ ਵੀ ਕੱਪੜੇ ਵਧੀਆ ਪਾਕੇ ਆਉ ਹਨਾ ਵੀ ਜਿਹੜੇ ਤੁਹਾਨੂੰ ਜਚਨ ਪਾਏ ਹੋਏ ਇਹ ਜਮਾ ਹੀ ਜਲੂਸ ਨਾ ਕੱਢ ਕੇ ਆਉ ਜਿਸ ਹਿਸਾਬ ਦੇ ਤੁਸੀਂ ਕੱਪੜੇ ਪਾਕੇ ਆਉਂਦੇ ਹਨਾ ਤੁਸੀਂ ਖੁਦ ਦੇਖੋ ਤੁਹਾਡੇ ਮਾਂ ਬਾਪ ਦੀ ਵੀ ਉਮਰ ਦੇ ਲੋਕੀ ਨੇ ਉਰੇ ਹਨਾ ਜਿਹੜੇ ਤੁਹਾਨੂੰ ਆਪ ਨੂੰ ਵਧੀਆ ਲੱਗੇ ਉੱਦਾਂ ਦੇ ਕੱਪੜੇ ਪਾ ਕੇ ਆਉ ਤੁਸੀਂ

ਨਹੀਂ ਅੱਜਕਲ ਕੋਈ ਜਿੰਨਾ ਮਰਜੀ ਕੋਈ ਬੋਲੀ ਜਾਵੇ ਪਰ ਜਿਹੜਾ ਕੁੱਛ ਕੁੜੀਆਂ ਖੁਦ ਨੂੰ ਆਪਣੇ ਮਨ ਨੂੰ ਚੰਗਾ ਲੱਗਦਾ ਜਦੋਂ ਲੋਕੀ ਉਹ ਹੀ ਜਿਆਦਾਤਰ ਸੁਣਦੇ ਨੇ ਬੇਸ਼ਕ ਉਹ ਵੀ ਪਾਈ ਵੀ ਜਾਨ ਬੇਸ਼ਕ ਉਹ ਵੀ ਪਾਈ ਵੀ ਜਾਨ ਪਰ ਫੇਰ ਵੀ ਨਾ ਜਿਹੜੀ ਚੀਜ਼ ਮਤਲਬ ਕੇ ਨਹੀਂ ਵਧੀਆ ਲੱਗਦੀ ਹੈਗੀ ਉਹ ਨਹੀਂ ਲੱਗਦੀ ਹੈਗੀ ਆਪਣੇ ਇੱਥੇ ਵੀ ਹਾਂ ਤੁਸੀਂ ਜੇ ਕਿਤੇ ਇਹੋ ਜਿਹੀ ਜਗ੍ਹਾ ਤੇ ਗਏ ਉਹ ਜਿਵੇਂ ਚੰਡੀਗੜ੍ਹ ਵਗੈਰਾ ਜਾਂ ਕਿਤੇ ਮਤਲਬ ਕੇ ਅਮ ਕਿਤੇ ਇਹੀ ਜਿਹੀ ਜਗ੍ਹਾ ਤੇ ਗਏ ਓ ਜਿੱਥੇ ਮਤਲਬ ਕੇ ਪਾਂਦੇ ਨੇ ਸਾਰੇ ਉੱਥੇ ਤਾਂ ਜਚਦਾ ਐ ਉੱਥੇ ਤਾਂ ਚਲੋ ਕੋਈ ਗੱਲ ਨੀ ਉਹਨਾਂ ਦੇ ਵਿੱਚ mix ਵੀ ਹੋ ਜਾਂਦਾ ਐ

ਜਿੱਥੇ ਤੁਸੀਂ ਜਿੱਥੇ ਕੋਈ ਪਾ ਹੀ ਨੀ ਰਿਹਾ ਹੈਗਾ ਤੁਸੀਂ ਪਿੰਡ ਵਿੱਚ ਜਾ ਰਹੇ ਹੋ ਕਿਤੇ ਆਪਣੇ program ਤੇ ਆਪਣੇ ਘਰੇ ਲੋਕ program ਤੇ ਜਾਂਦੇ ਪਏ ਓ ਤੁਸੀਂ ਹਨਾ ਤੇ ਜੇ ਮਤਲਬ ਕਿ ਉਹ ਜਿਹਾ ਪਹਿਰਾਵਾ ਜਿਹਾ ਪਾਕੇ ਜਾਉਗੇ ਤਾਂ ਮੈਨੂੰ ਨੀ ਲੱਗਦਾ ਕਿ ਰਿਸ਼ਤੇਦਾਰ ਵੀ ਉਹਨੂੰ ਚੰਗਾ ਸਮਝਦੇ ਨੇ ਉਹਨੂੰ

ਉਸ ਹਿਸਾਬ ਨਾਲ suit ਪਾਉ ਕੇ ਜਿਹੜਾ ਉਹਨਾ ਉੱਤੇ ਸੋਹਣਾ ਵੀ ਲੱਗੇ ਪਾਇਆ

ਤੇ ਮਤਲਬ ਕੇ ਮੈਂ ਆਪਾਂ ਤਾਂ ਇਹ ਦੇਖਿਆ ਹੈ ਕਿ ਜਿਹੜੇ ਪੰਜਾਬੀ suit ਦੇ ਮਤਲਬ ਕਿ suit ਵਧੀਆ ਬਣਦਾ ਵੀ ਨਾਲੇ ਬਣਦਾ ਵੀ ਇੰਨਾ ਵਧੀਆ ਐ ਇਹ ਵੀ ਨੀ ਹੈਗਾ ਖੁਦ ਆਪ stich ਕਰ ਸਕਦੇ ਆ ਇਹ ਵੀ ਨਹੀਂ ਹੈਗਾ ਕਿ ਕੋਈ ਜਿਆਦਾ ਪੈਸੇ ਲੱਗਦੇ ਨੇ ਉਹਨਾ ਤੇ ਜਾਂ ਕੁੱਛ ਵੀ ਐ

ਤਰ੍ਹਾਂ ਦਾ ਮਰਜੀ simple suit ਲਿਆਕੇ stich ਕਰਕੇ ਪਾਲੋ

ਨਾ ਉਹਦੇ ਤੇ ਇੰਨਾ ਖਰਚਾ ਆਉਂਦਾ ਨਾ ਕੁੱਛ ਤੇ ਨਾਲੇ ਜਿਹੜਾ ਸੋਹਣਾ ਲੱਗਦਾ ਉਹ ਤਾਂ ਸਭ ਤੋਂ ਵਖਰੀ ਗੱਲ ਐ ਹਨਾ

ਉਹ ਤਾਂ ਉਹ ਤਾਂ ਫੇਰ ਹੈਗਾ ਈ ਐ ਦੀਦੀ ਮਤਲਬ ਵਧੀਆ ਚੀਜ਼ ਲੋ ਵਧੀਆ ਈ ਐ

ਤੇ ਬਾਕੀ ਅੱਜਕਲ ਲੱਗਦਾ ਨੀ ਹੈਗਾ ਕਿ ਕਈ ਦੁਨੀਆ ਦੇਖੋ ਦੇਖੀ ਜਿਆਦਾ ਹੋ ਪਈ ਏ

ਮਤਲਬ ਕਿ ਕਿਸੇ ਨੂੰ ਵਧੀਆ ਲੱਗਦਾ ਨੀ ਲੱਗਦਾ ਬੱਸ ਆਪਣਾ ਆਪ ਦੇਖਣਾ ਵੀ ਹਾਂ ਵੀ ਮੈਂ ਮੈਂ ਮੈਂ ਮੈਨੂੰ ਸਾਰੇ ਦੇਖਦੇ ਨੇ ਵੀ ਪਤਾ ਨਹੀਂ ਮੈਂ ਜਿਆਦਾ ਸੋਹਣੀ ਲੱਗ ਰਹੀ ਹਾਂ ਇਸ suit ਚ ਇਸ ਉਹਦੇ ਵਿੱਚ ਤੇ ਸ਼ਾਇਦ ਤਾਂ ਮੈਨੂੰ ਸਾਰੇ ਦੇਖਦੇ ਪਰ ਇਹਨਾਂ ਨੀ ਪਤਾ ਹੁੰਦਾ ਕੇ ਉੱਥੇ ਆਹ ਜਲੂਸ ਮਤਲਬ ਕੇ ਇਹ ਚੀਜਾਂ ਵਧੀਆ ਨੀ ਲੱਗਦੀਆਂ ਹੈਗਿਆ

ਸਹੀ ਕਿਹਾ ਤੁਸੀਂ ਹੁਣ ਜਿਵੇਂ ਕਹਿ ਰਹੇ ਹੋ ਨਾ ਵੀ ਅੱਗਲਾ ਦੇਖਣ ਵਾਲਾ ਵੀ ਕਹੇ ਕਿ ਜਲੂਸ ਲੱਗਦਾ ਜਾਂ ਵਧੀਆ ਲੱਗਦਾ ਜਾਂ ਨਹੀਂ ਲੱਗਦਾ ਪਰ ਨਹੀਂ ਅੱਗਲੇ ਨੂੰ ਜੇ ਮੁਹਰੇ ਤੇ ਪਏਗਾ ਨਾ ਵੀ ਆਹ ਤੇਰੇ ਪਾਇਆ ਹੋਇਆ ਕੱਪੜਾ ਵਧੀਆ ਨੀ ਲੱਗਦਾ ਨਾ ਉਹ ਮੁਹਰੇ ਤੋਂ ਅੱਗਲਾ ਟੋਕ ਕੇ ਆਪਾਂ ਨੂੰ ਹੋਰ ਹੀ ਜਵਾਬ ਦਉਗਾ ਤੁਹਾਨੂੰ ਕਿ problem ਹੈ ਕੱਪੜਾ ਪਾਇਆ ਹੋਇਆ ਮੈਨੂੰ ਜਚਦਾ ਮੈਨੂੰ ਸੋਹਨਾ ਲੱਗਦਾ ਤੁਸੀਂ ਨੇ ਮੇਰੇ ਤੋ ਕਿ ਲੈਣਾ ਹਨਾ

dress ਮਹਿੰਗੀ ਤੋਂ ਮਹਿੰਗੀ ਪਾਲੋ ਪਰ ਪੰਜਾਬੀ suit ਦਾ ਮੁਕਾਬਲਾ ਨਹੀਂ ਕਰ ਸਕਦੀ ਉਹ ਹੁਣ ਆਪਾਂ ਆਪਣੇ ਬੱਚਿਆ ਨੂੰ ਹੀ ਦੇਖਲੋ ਆਪਣੇ ਬੱਚਿਆ ਨੂੰ ਵੀ ਏਹਿਉ ਸਿੱਖਿਆ ਦਿੰਦੇ ਆ ਵੀ ਮਤਲਬ ਕਿ ਜਿਹੜੀ ਚੀਜ਼ ਆਪ ਨੂੰ ਸਾਨੂੰ ਦੇਖਣ ਆਲੇ ਨੂੰ ਵਧੀਆ ਲੱਗੇ ਹਨਾ ਬੱਚਿਆ ਨੂੰ ਵੀ ਉਹੀ ਚੀਜ਼ ਪਾਣੀ ਚਾਹੀਦੀ ਐ ਮੇਰੀ ਬੇਟੀ ਇੱਕ ਵਾਰੀ ਮੈਨੂੰ ਕਹਿੰਦੀ ਐਵੇਂ ਸਾਡੇ ਘਰ ਦੇ ਵੀ ਨਹੀਂ ਕਰਦੇ ਹੈਗੇ ਇਸ ਚੀਜ਼ ਨੂੰ ਮਤਲਬ ਕੇ ਤੁਸੀਂ ਜੋ ਮਰਜੀ ਕੱਪੜੇ ਪਾ ਲੋ ਹਨਾ ਕੁੱਛ ਵੀ ਹੈ

ਮੇਰੀ ਬੇਟੀ ਕਹਿੰਦੀ ਮੰਮਾ ਮੈਂ ਨਾ ਅੱਜ pent shirt ਪਾਕੇ ਜਾਣੀ ਹੈ collage ਜਾਣਾ ਤਾਂ ਮੈਂ pent ਪਾਕੇ ਸਾਰਿਆਂ ਕੁੜੀਆਂ ਪੈਂਟਾ ਪਾਕੇ ਆਉਂਦੀਆਂ ਨੇ ਮੈਂ ਵੀ pent ਪਾਕੇ ਜਾਣਾ ਹਨਾ ਮੈਂ ਸੋਚਿਆ ਕੀ ਜੇ ਮੈਂ ਇਹਨੂੰ ਰੋਕਾਂਗੀ ਤਾਂ ਹਨਾ ਸ਼ਾਇਦ ਇਹਨੂੰ ਲਗੇਗਾ ਕਿ ਮੇਰੀ ਮੰਮੀ ਮੈਨੂੰ ਮਨਾ ਕਰ ਰਹੀ ਹੈ ਹਨਾ

ਮੰਮੀ ਮੈਨੂੰ ਰੋਕ ਰਹੇ ਨੇ ਤੇ ਮੈਂ ਮੈਂ ਸੋਚਿਆ ਕੇ ਚੱਲ ਪਾਜਾ ਹਨਾ ਜੇ ਤੇਨੂੰ ਦਿਲ ਕਰਦਾ ਹਨਾ ਤੂੰ ਪਾਲਾ ਚਲੋ ਮੈਂ ਨਾ ਇਹਨੂੰ ਕੁੱਛ ਨਹੀਂ ਕਿਹਾ ਹੈਗਾ ਜਦੋਂ ਉਹਨੇ pent shirt ਪਾਈ ਮੈਨੂੰ ਥੋੜਾ ਜਾ ਲੱਗਿਆ ਕੇ ਮੈਨੂੰ ਨਹੀਂ ਠੀਕ ਲੱਗੀ ਹੈਗੀ ਫੇਰ ਮੈਂ ਉਹਨੂੰ ਕੁੱਛ ਨਹੀਂ ਕਿਹਾ ਹੈਗਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਜੇ collage ਚ ਬੱਚੇ ਸਾਰੇ ਪਾਕੇ ਆਉਂਦੇ ਨੇ ਤਾਂ ਏਦਾ ਵੀ ਦਿਲ ਕਰਦਾ ਚੱਲ ਇਹ ਵੀ ਪਾਲੇਗੀ ਚੱਲ ਕੋਈ ਗੱਲ ਨਹੀਂ ਹਨਾ ਤੇ ਜਦੋਂ ਗਈ ਤੇ ਮੈਨੂੰ ਨਾ ਅਜੀਬ ਜਾ ਲੱਗਿਆ ਥੋੜਾ ਜਾ ਚੱਲ ਮੈਂ ਰੋਕਿਆ ਨਹੀਂ ਮੁੜ ਕੇ ਜਦੋਂ ਵਾਪਿਸ ਆਈ ਨਾ ਆਕੇ ਮੈਨੂੰ ਕਹਿੰਦੀ ਮੰਮਾ ਮੈਂ pent shirt ਪਾਕੇ ਤਾਂ ਗਈ ਸੀਗੀ ਪਰ ਮੰਮਾ ਮੈਨੂੰ ਨਾ ਸਹੀ ਨਹੀਂ ਲੱਗਿਆ ਹੈਗਾ ਮੈਨੂੰ ਨਾ ਅਜੀਬ ਲੱਗਿਆ ਸਾਰਾ ਦਿਨ ਅੱਜ ਆਪਣੇ ਆਪ ਨੂੰ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਹਾਏ ਮੈਂ ਕਿੱਦਾਂ ਲੱਗ ਰਹੀ ਹਾਂ ਮੈਂ ਕਿਹਾ ਪੁੱਤ ਇਹੀ ਗੱਲ ਜੇ ਮੈਂ ਤੇਨੂੰ ਕਹਿੰਦੀ ਮੈਂ ਕਿਆ ਤੂੰ ਸੋਚਣਾ ਸੀ ਕੀ ਮੇਰੀ ਮੰਮੀ ਰੋਕ ਰਹੀ ਹੈ ਪਰ ਜਿਹੜੀ ਮੈਂ ਕਿਹਾ ਤੇਰੇ ਮਤਲਬ ਮਤਲਬ suit ਚ ਜਿਹੜੀ ਤੇਰੀ ਟੋਰ ਹੈ ਨਾ ਜਿਹੜੇ suit ਤੇਰੇ ਮੈਂ stich ਕਰਦੀ ਹਾਂ ਅਰ ਜਿਹੜੇ ਤੂੰ suit ਪਾਨੀ ਹੈ ਨਾ ਜਿਹੜੀ ਤੇਰੀ ਉਹਦੇ ਚ ਟੋਹਰ ਲੱਗਦੀ ਐ ਜਿਹੜੀ ਤੂੰ ਉਹਦੇ ਚ ਸੋਹਣੀ ਲੱਗਦੀ ਹੈ ਜਚਦੀ ਹੈ ਮੈਂ ਕਿਹਾ ਉਹਦੇ ਵਰਗੀ ਇਸ ਪੈਂਟਾ ਦੀ ਰੀਸ ਨਹੀਂ ਕਰ ਸਕਦੀਆਂ ਹੈਗੀਆਂ ਤੇ ਉਹ ਵੀ ਮੰਨ ਗਈ ਕਿ ਹਾਂ ਮੰਮਾ ਨੇ ਸਹੀ ਕਿਹਾ ਮੈਂ ਕਿਹਾ ਜੇ ਮੈਂ ਤੇਨੂੰ ਉਸ time ਤੇ ਰੋਕਦੀ ਤੇਨੂੰ ਲੱਗਣਾ ਸੀ ਕੇ ਮੇਰੀ ਮੰਮੀ ਮੈਨੂੰ ਮਨਾ ਕਰਦੀ

or ਪਾਨ ਨੀ ਦਿੰਦੇ ਹੈਗੇ ਤੇ ਉਸ ਤੋਂ ਬਾਅਦ ਹੁਣ ਉਹਨੇ ਫੇਰ suit ਹੀ ਮਤਲਬ ਫੇਰ ਮੇਰੇ ਤੋਂ ਵਧੀਆ suit ਮੰਮਾ ਮੇਰਾ suit ਬੇਸ਼ਕ ਨਿੱਤ ਬਦਲ ਕੇ ਜਾਣੇ ਜਾ ਕੁੱਛ ਵੀ ਐ ਹਨਾ ਮੈਂ ਵਧੀਆ stich ਕਰਕੇ ਦਿੰਦੀ ਸੀਗੀ ਤੇ ਉਹ ਜਦੋਂ ਹੁਣ ਹੁਣ ਸਗੋਂ ਬੇਟਾ ਮੇਰਾ ਕਹਿ ਵੀ ਦਿੰਦਾ ਕਹਿੰਦਾ ਮੰਮਾ ਤੁਸੀਂ ਸੂਟਾਂ ਤੇ ਇੰਨੇ ਪੈਸੇ ਲਗਾਂਦੇ ਹੋ ਮਤਲਬ ਕੇ ਹਨਾ ਇੰਨੇ ਮਹਿੰਗੇ ਮਹਿੰਗੇ suit ਆਂਦੇ ਨੇ ਫੇਰ ਤੁਸੀਂ ਚੁੰਨੀਆ dye ਕਰਵਾਉਂਦੇ ਓ ਫੇਰ ਤੁਸੀਂ ਉਹਦਾ ਇੰਨਾ ਕੁੱਛ ਕਰਦੇ ਓ ਉਹੀਉ pent shirt ਲਿਆਂਦੀ ਹੋਵੇ ਨਾ ਕੁੜੀਆਂ ਪੈਂਟਾ ਸ਼ਰਟਾ ਪਾਂਦੀਆਂ ਨੇ pent shirt ਲਿਆਂਦੀ ਹੋਵੇ ਉਹਦੇ ਤੇ ਇੱਕ ਵਾਰੀ ਲਿਆਉ ਆਪਣਾ ਕੋਈ ਖਰਚਾ ਨਹੀਂ ਕੋਈ ਕੁੱਛ ਨਹੀਂ ਨਾ ਉਹਨੂੰ stich ਕਰਨਾ ਪਾਕੇ ਜਿਵੇਂ ਮਰਜੀ ਚਲੇ ਜਾਉ

ਮੈਂ ਕਿਹਾ ਪੁੱਤ ਪਾਕੇ ਤਾਂ ਬੇਸ਼ਕ ਹਨਾ ਜਿਵੇਂ ਮਰਜੀ ਚਲੇ ਜਾਣੇ ਆ ਪਰ ਜਚਦੇ ਨਹੀਂ ਹੈਗੇ ਹਨਾ

ਕਹਿੰਦਾ ਮੈਂ ਤਾਂ ਆਪਣੀ wife ਨੂੰ ਏਹਿਉ ਕਵਾਗਾ ਮੈਂ ਤਾਂ ਆਪਣੀ wife ਨੂੰ ਏਹਿਉ ਕਵਾਂਗਾ ਕਿ ਤੂੰ ਚੁਪ ਕਰਕੇ ਪੈਂਟਾ ਸ਼ਰਟਾ

ਅੱਜਕਲ ਦੇ ਬੱਚੇ ਵੀ ਬੜੇ ਖ਼ਰਾਬ ਨੇ ਬੱਚੇ ਵੀ ਸੋਚਦੇ ਨੇ ਕਿ ਪਤਾ ਨੀ ਹਨਾ ਕਿ ਸੂਟਾਂ ਦਾ ਇੰਨਾ ਖਰਚਾ ਹੁੰਦਾ ਜਾਂ suit ਐਵੇਂ ਵੀ ਇੰਨੇ ਔਖੇ ਲੱਗਦੇ ਨੇ pent ਨੂੰ ਚਾਰ ਵਾਰੀ ਆਪਾਂ ਪਾ ਲੈਨੇ ਹਾਂ suit ਨੂੰ ਆਪਾਂ ਨੂੰ ਇੱਕ ਵਾਰੀ ਪਾਕੇ ਧੋਣਾ ਪੈਂਦਾ ਹੈ

ਹਨਾ ਬੱਚੇ ਵੀ ਇਹੀ ਸੋਚਦੇ ਨੇ ਹੁਣ ਬੱਚਿਆ ਦੀ ਸੋਚ ਵੀ ਇਹੋ ਜਿਹੀ ਹੋ ਗਈ ਪਰ ਪੰਜਾਬੀ ਪਹਿਰਾਵਾ ਜਿਹੜਾ ਹੈ ਨਾ ਉਹ ਚੀਜ਼ ਅਲੱਗ ਹੀ ਹੈ